ਠੀਕ ਠਾਕ ਰਮਨ ਤੂੰ ਫੇਰ ਅੱਜ ਕਾਦੀ ਸਬਜ਼ੀ ਬਣਾ ਦੇਨੀ ਆ ਮੈ ਤੈਨੂੰ ਦਸਣ ਤੇ ਡਈ ਵੀ ਆਂਡੇ ਬਣਾ ਲੇਨੇ ਆ ਗਰਮੀ ਚ ਨਾ ਆਂਡੇ ਖਾਏਆ ਕਰ ਗਰਮੀ ਤੇ ਅੱਗੇ ਹੀ ਬੜੀ ਪੈਣ ਡੀ

ਕੱਟਦੀ ਕੱਟਦੀ ਕਿਤੇ ਪਵਾ ਨਾ ਲਵੀਂ

ਗਰਮੀ ਕੱਟਦੀ ਕੱਟਦੀ ਕੀਤੇ ਪਵਾ ਹੀ ਨਾ ਲਈ ਗਰਮੀ ਅੰਦਰੋਂ ਆਂਡੇ ਖਾ ਕੇ ਹੁਣ ਪੱਖਾ ਨਾ ਲਾਇਆ ਕਰੋ ਏਦਾਂ ਹੀ ਪੇਆ ਕਰੋ

ਆਹ ਏਦਾਂ ਹੀ ਕਰੇਆ ਕਰਨਾ ਅੜੀਏ ਨਿਬੂ ਪਾਣੀ ਬਣਾ ਬਣਾ ਪੀਂਦੇ ਰਹੀ ਦਾ ਵਾ

ਆਹ ਦੋ ਰਜਾਈਆਂ ਕਢ ਨਿਆਣੇਆ ਨੂੰ ਕੇਹ ਦੋ ਦੋ ਕੱਢੋ ਰਜਾਈਆਂ

ਗਰਮੀ ਨੂੰ ਗਰਮੀ ਕੱਟਣ ਡੀ ਆ ਮੇਰੇ ਵੱਲ ਵੇਖ ਕੇ ਤੇ ਹੋਰ ਲੋਕੀ ਲੈਣ ਗੇ ਗਰਮੀ ਨੂੰ ਗਰਮੀ ਤੇ ਤੂੰ ਕੱਟਣੀ

ਮੇਖਾ ਚਲ ਕੋਈ ਨੀ ਕਿ ਕਰਨਾ ਵੇਹਲੇ

ਚਲ ਫੇਰ ਕੋਈ ਗੱਲ ਨੀ ਨਿ ਉਹ ਪ੍ਰਾਣੀਆਂ ਬੀਬੀਆਂ ਵਾਂਗੂ ਚੋਲਾ ਦੀ ਕੜੀ ਨਾ ਬਣਾ ਲਿਏ ਅੱਜ

ਵਧਿਆ ਲਗਦੀ ਆ ਵਿਚ ਚਮਚੇ ਚ ਬੇਸਨ ਪਾ ਕੇ ਤੇ ਵਿੱਚ ਹਣਾ ਦੀ ਕੜੀ ਬੜੀ ਵਧਿਆ ਬਣਦੀ ਓਦੇ ਆਹ ਚੋਲਾ ਦੀ ਕੜੀ ਬਣਦੇ ਰਹੇ ਬੜੇ ਮਜਾ ਆਉਂਦਾ ਰਿਹਾ ਖਾਣ ਦਾ ਪਹਿਲਾ ਬੀਬੀ ਓਹਨਾ ਬਣਾਉਂਦੀਆਂ ਰਹੀਆਂ ਉਤੇ ਗੰਢੇ ਵੱਧ ਪਾਉਣੇ ਤੇ ਇਕ ਦੋ ਵਿਚ ਆਲੂ ਆਹ ਲਸਣ ਲੁਸਨ ਪਾ ਪੁ ਕੇ ਕੀਤੇ ਬਣਾਈ ਹੋਵੇ ਤੇ ਮਜਾ ਆਉਂਦਾ ਖਾਣ ਦਾ ਬਸ ਠੀਕ ਆ ਵਧਿਆ ਹੋਰ

ਅੱਜ ਫੇਰ ਚੋਲਾ ਦੀ ਕੜੀ ਚਲੂਗੀ

ਤੂੰ ਬਣਾਏ ਅੱਜ ਸਬ ਕੁਜ ਦੇਣਾ ਕਦੇ ਅੰਡੇਆ ਦੀ ਕੜੀ ਬਣਾਇਆ ਹਲੇ ਤਕ ਉਹ ਨੀ ਹੈ ਮਹਾ ਚਲ ਗੱਲ ਕਰਲਾ ਤਾਡੇ ਨਾਲ ਮੁੜਕੇ ਕੇਹੜਾ ਟੈਮ ਲਗਦਾ ਭੈਣ ਭਰਾਵਾਂ ਨਾਲ ਗੱਲ ਕਰਨ ਦਾ ਆਹ ਇਥੇ ਹੀ ਤੜਕਾ ਲਈ ਜਾ

ਆਹੋ ਇਥੇ ਤੜਕਾ ਏਦਾਂ ਨੀ ਤੜਕੇ ਲਗਦੇ ਤੜਕਾ ਲਾਵਾਂਗੇ ਆਹ ਆਹ ਅਹ

ਹਾਂਜੀ ਠੀਕ ਏ ਛੁਟੀਆਂ ਚ ਮੌਜ ਹੁੰਦੀ ਨਿਆਣਿਆਂ ਨੂੰ ਚਲ ਜਾਂਦੇ ਆ

ਹੋਰ ਫੇਰ ਦੀਦੀ ਹਾਂਜੀ ਠੀਕ ਠਾਕ ਜੀ

ਆਹ ਲਗਦਾ ਹੀ ਆ ਅੱਜ ਕਮ ਹੋਜੇ ਇਹਦਾ ਹੋ ਲੇਆ ਦਿੱਖ ਰੇਹਾ ਕਿਤੇ ਆਹੋ ਚਲ ਠੰਡਾ ਹੋਜੇ ਮਾਸਾ ਕ ਕੀਤੇ

ਹੋਰ ਸਣਾਓ ਬੱਸ ਵਧਿਆ ਵਧਿਆ ਹੋਰ ਚੋ ਅਸੀਂ ਤੇਰਾ ਹਾਲ ਚਾਲ ਪੁੱਛਣ ਨੂੰ ਫੋਨ ਕੀਤਾ ਤੇ ਤੂੰ ਹੋਰ ਤੋਂ ਇਲਾਵਾ ਗੱਲ ਨੀ ਕਰਦੀ ਨਾ ਕੋਈ ਗੱਲ ਬਾਤ

ਤਾਡੀਆ ਗੱਲਾਂ ਸੁਨਣ ਡਈ ਮੈ ਕੇਹਾ

ਹੋਰ ਸੁਣਾਓ ਤੁਸੀਂ ਸਨਾਓ ਕੋਈ ਗੱਲ ਬਾਤ

ਬਸ ਸੁਣਨੇ ਵਾਲੀ ਸਣਾਉਣ ਵਾਲੀ ਨੀ ਗਾਣੇ ਆਉਂਦੇ ਗਾਣੇ ਸਨਾਦਾ ਆਹੋ ਗਾਣੇ ਸਨਾਦੇ ਕਿਡੀ ਤੂੰ ਸਟਾਰ ਵਾ ਗਾਣੇ ਆਂਦੇ ਗਾਣੇ

ਗਾਣੇ ਸਨਾਦੇ ਸੁਨਨਾ ਹੀ ਆ ਕੁਜ ਨਾ ਕੁਜ ਆਹ ਸਹੀ ਗੱਲ ਆ ਆਹ ਸਹੀ ਗੱਲ ਆ ਕੁਜ ਨਾ ਕੁਜ ਸੁਣੋ ਕੀਤੇ ਗਾਣਾ ਵਾਣਾ ਹੀ ਸਨਾਦੇ ਚਲ ਤੇਰੇ ਕੋਲੋਂ ਸਿਖ ਕੇ ਆਪਾ ਵੀ ਕੀਤੇ ਸਨਾਦਾਗੇ ਕਿਤੇ ਨਿਆਣਿਆਂ ਨੂੰ ਇਥੋਂ ਤੇਰੇ ਕੋਲ ਸੁਣਜਾ ਗੇ ਘਰ ਜਾ ਕ ਅਸੀਂ ਗੋਨ ਲਗ ਪਾ ਗੇ

ਆਹ ਗੱਲ ਸਹੀ ਆ ਤੇਰੇ ਕੋਲ ਸੁਣ ਕੇ ਘਰ ਜਾ ਕੇ ਆਪਾ ਗਾਉਣ ਲਗ ਪਾ ਗਏ ਗਾਣੇ

ਹਮ ਹੋਰ ਫੇਰ ਪ੍ਰਿਆ ਨਾਲ ਗੱਲ ਕਰਦੇ ਕਰਦੇ ਗਾਣੇ ਸੁਣੀਏ ਸਿਖੀਏ ਆਪਾ ਚਲੋ ਠੀਕ ਆ ਫੇਰ ਬਾਚ ਚ ਸਨਾਉਗੀ

Hello

ਹੋਰ

ਹੋਰ ਚਾਹ ਪਾਣੀ ਨਹੀਂ ਪੀਣਾ। ਨਹੀਂ ਉਹਨੂੰ ਚਾਹ ਪਾਣੀ ਮੈ ਪੁੱਛਦਾ। ਠੀਕ ਏ। ਦੀ ਗੱਲ ਮੈ ਪਹਿਲਾ ਫੋਨ ਕੀਤਾ ਸੀ ਮੈ ਤੇ ਆਹੋ ਮੈ ਵੀ ਕੀਤਾ ਸੀ Phone । ਤੇ ਤੁਸੀਂ ਆਖਣ ਡਾਈ ਚੁੱਕਿਆਂ ਨਹੀਂ ਉਹਨੇ।

ਉਹਦੀ ਮੰਮੀ ਕਹੇਗੀ Phone ਨਹੀਂ ਕੀਤਾ। ਉਹਨਾਂ ਨੂੰ ਦੱਸ ਦਿਆਂਗੇ ਭਰਾ ਕੱਲ ਵੀ Phone ਕੀਤਾ। ਆਹੋ ਆਹੋ ਦੱਸ ਦੀਆ ਜੇ ਕੀਤਾ ਸੀ phone ਓਹਨੇ ਚੁੱਕਿਆਂ ਨਹੀਂ ਹੋਣਾ । ਅਸੀਂ ਤਾਂ ਹੁਣ ਦੱਸਾਂ ਕੋਲ ਕੀਤਾ ਨੀ ਸੀ ਚੱਲ ਪਤਾ ਪੂਤਾ ਲੈ ਲੈਣੇ ਆ।

ਚੱਲ ਕੋਈ ਨਹੀਂ ਕੱਲ ਦੱਸ ਦਿਆਂਗੇ ਉਹਨੂੰ ਦੱਸ ਦਯੋ ਤੇ ਨਾਲੇ ਓਹਨੂੰ ਪੁੱਛ ਪੱਛ ਲਿਯੋ ਵੀ ਠੀਕ ਆ ਹੁਣ।

ਆਂਦਾ ਜੀਦਾ ਨਾੜਾ ਚ ਜੰਮਿਆ ਨਹੀਂ ਹੁੰਦਾ।

ਏਦਾਂ ਹੋਇਆ ਆਉਂਦਾ। ਮੈ ਕਿਹਾ ਭਰਾ

ਆਹੋ ਆਹੋ, ਲਸਣ ਤਾਂ ਬਥੇਰਾ ਖਾਂਦੇ ਆ। ਸੈਰ ਕਰਨੀ ਚਾਹੀਦੀ। ਅਹ ਸੈਰ ਕਰਨੀ ਚਾਹੀਦੀ। ਲਸਣ ਤਾਂ ਬੜਾ ਪਾਉਂਦੇ ਸਬਜ਼ੀ ਵਿੱਚ ਉਹ। ਸੈਰ ਕਹਿੰਦੇ। ਉਹ ਕਹਿੰਦੇ ਸੈਰ ਨਹੀਂ ਕਰਨ ਜਾਂਦੇ ਇੱਕ

ਆਹ ਸੈਰ ਸੂਰ ਕਰਦੇ ਰਹਿਣਾ ਚਾਹੀਦਾ। BP, ਬੂ ਪੀ ਵਧਦਾ ਹੋਵੇ ਨਾ ਥੋੜਾ ਫਰਕ ਆਹੋ BP ਜਿਆਦਾ ਵੱਧ। ਖੂਨ ਏ ਸੰਘਣਾ ਆਇਆ, ਹੋਰ ਵੀ ਕੋਈ Problem ਨਾ, ਨਾ, ਨਾ ਖੂਨ ਈ ਸੰਘਣਾ ਆਇਆ। ਠੀਕ ਏ, ਹਾਂ ਨਈ ਆ ਰਿਪੋਟਾਂ ਹਜੇ ਆਇਆਂ ਨੀ ਆ test ਕਰਾਏ ਆ। ਅੱਛਾ ਨਹੀਂ ਆ ਰਹੀਆਂ ਰਿਪੋਟਾਂ ਸਵੇਰੇ ਕੱਲ ਕਹਿੰਦਾ ਆਹ ਕੱਲ ਆਉਣੀਆ ਨੇ ਮੈ ਪੁੱਛਿਆ ਸੀ ਐਤਵਾਰ।

ਅੱਛਾ ਗਲੁਕੋਸ਼। ਆਹ ਗਲੁਕੋਸ਼ ਓਹਦੇ ਵਿੱਚ ਟੀਕੇ ਟੁਕੇ ਪਾ ਕੇ ਥੋੜਾ ਖੂਨ ਪਤਲਾ ਕਰਨਗੇ।

ਹਾਂ ਦਵਾਈ ਦੁਵਾਈ ਦੇਣਗੇ। ਨਾਲ ਜਿਆਦਾ BP ਬੂ ਪੀ ਵਧਦਾ ਨਾ।

ਆਹ ਤੇ ਉਹ ਠੀਕ ਏ ਹੁਣ ਸ਼ਾਲੀ,

ਜਾਪ ਜੂਪ ਕਰਦੇ ਆ। ਆਹੋ ਜਾਪੁ ਜੂਪ ਕਰਕੇ ਜਾਵਾਂਗੇ।

ਹੋਰ ਕੁਛ

ਹਾਂਜੀ, ਪਹਿਲਾ ਜਿਆਦਾ ਮੁਸ਼ਕਿਲ ਹੁੰਦੀ ਸੀ ਵਿਚਾਰਿਆਂ ਦੇ ਜਦੋ ਦਾ ਬੱਚਾ ਹੋਣ ਵਾਲਾ ਸੀ। ਏਧਰ ਨੂੰ ਤੁਰੇ ਉਦੋਦੇ ਵਾਹਵਾ।

ਤੇ ਮੁਸ਼ਕਿਲ ਦੇ ਹੁਣ ਤੇ ਤਬੀਅਤ ਜਿਆਦਾ ਵਧੀਆ ਵਧੀਆ ਹੁਣ ਤਾਂ

ਹੋਰ ਹੋਰਾਂ ਇਨ੍ਹਾਂ ਨੂੰ ਬਰਕਤ ਦੇ। ਬਾ ਬਾ ਬਿਲਕੁਲ। ਹਾਂਜੀ, ਬੱਸ ਆਏ ਈ ਆ ਸੋਨੀਆ ਤਾਂ ਹੁਣ ਕੰਮ ਕੁਮ ਤੇ ਜਾਂਦੀ ਏ। ਆ ਉਹਦੀ ਵਿਚਾਰੀ ਦੀ ਮਜਬੂਰੀ ਏ, ਹੋਰ ਤਾਂ ਕੋਈ ਗੱਲ ਨਹੀਂ। ਏਹੋ ਉਤਰਾ ਦੀ ਤਾਂ ਕੋਈ ਗੱਲ ਨਹੀਂ ਹੇਗੀ ਤਾਂ ਮਜਬੂਰੀ ਐ ਚੱਲੋ। ਹਾਂਜੀ, ਆਹੋ ਜਦੋ ਇੱਥੇ ਆਉਂਦੀ ਤਾਂ ਫੇਰ late ਹੋ ਜਾਂਦੀ ਏ। ਸਾਡੇ ਬਾਰਾਂ, ਮੇਰੇ ਹਿਸਾਬ ਨਾਲ ਬਾਰਾਂ ਵਜੇ ਆਉਂਦੀ ਸਾਡੇ ਬਾਰਹ ਬਜੇ ਇੱਥੇ ਡਿਊਟੀ ਤੇ।

ਵਧੀਆ ਵੈਸੇ, ਤਨਖਾਹ ਤੁਨਖਾਹ ਵਧੀਆ।

ਕਹਿੰਦੀ ਏ ਵਧੀਆ ਤਨਖਾਹ ਮੇਰੀ ਤਾਂ।

ਕਿੰਨੀ ਹੋਈ Salary? ਪਤਾ ਨਹੀਂ ਮੈ ਪੁੱਛਿਆ ਨਹੀਂ, ਪੰਜ ਹਜ਼ਾਰ ਪਹਿਲਾ ਸੀ ਮੇਰੇ ਖਿਆਲ ਹੁਣ ਸਾਡੇ ਪੰਜ ਜਾ ਛੇ ਹੋ ਗਈ ਹੋਣੀ ਏ। ਪੰਜ ਤਾਂ ਅੱਗੇ ਸੀ।

ਆਹੋ ਹੂ, ਮੈ ਕਿਹਾ ਚੱਲ ਕੋਈ ਨਹੀਂ ਵਧੀਆ ਹੋ ਗਿਆ। ਮੈ ਪੁੱਛਿਆ ਸੀ। ਹੂ

ਤੇ ਹੁਣ ਉਹ ਕਹਿੰਦੀ ਫੇਰ ਜਾਣ ਲੱਗੀ ਏ। ਤੇ ਪੰਦਰਾਂ ਸੋਲਾਂ ਹਜ਼ਾਰ ਮੰਗਦੇ ਆ ਪੰਦਰਾਂ ਸੋਲਾਂ ਦਿਨਾਂ

ਹਾਂਜੀ, ਹਾਲ ਤੇਰੇ ਵਧੀਆ।

ਠੀਕ ਚਲੋ, ਆਪਣੀ ਮੇਹਨਤ ਕਰੀ ਜਾਣ ਵਧੀਆ। ਹਾਂ ਹਾਂ ਮੇਹਨਤ ਤਾਂ ਕਰੀ ਜਾਂਦੇ। ਕੁਛ ਹੀ ਹੈ ਜਿਦਣ ਨਹੀਂ ਹੇਗਾ ਕੰਮ। ਜਦੋ ਕੰਮ ਕੁਮ ਹੁੰਦਾ ਓਦੋ ਕਰਦਿਆਂ ਵਿਚਾਰਿਆਂ।

ਕੰਮ ਤਾਂ ਕਰਨ ਨੂੰ ਵਿਚਾਰਿਆਂ ਤਿਆਰ ਈ ਰਹਿੰਦੀਆਂ, ਕੰਮ ਤੋਂ ਤਾਂ ਨਾਹ ਕਦੀ

ਤੁਰ ਪੈਣਾ ਉਹਨਾਂ ਨੇ। ਲੱਗਣ ਰਹੀਆਂ ਮੇਰੇ ਹਿਸਾਬ ਹੁਣ। ਆਹ ਸਾਇਆਂ ਦਾ ਆਹੋ ਕਈ ਵਾਰੀ ਆਹੀ ਤੁਰ ਪੈਂਦਾ ਨਾ ਮੁੜ ਕੇ ਦੂਜਾ।

ਹਾਂ ਹਾਂ, ਕੰਮ ਤਾਂ ਵਧੀਆ।

ਕਈ ਵਿਚਾਰੇ ਵੇਹਲੇ ਬੈਠੇ ਆ।